ਆਖੇ ਹੁਣ ਮੈਂ ਤੈਨੂੰ ਪੁੱਤ ਦੀ ਦੇ ਕੀਤੇ ਕੰਮ ਦੇ ਛੱਡਾਂ ਮੈਂ ਤਾਂ ਦੁੱਖਾਂ ਨਾਲ ਹੀ ਕੁਦਰਤ ਦੀ ਕਰਨੀ ਨੂੰ ਕੋਈ ਨਹੀਂ ਤਾਲ ਸਕਦਾ ਮੈਂ ਇਹ ਬੋਲਣ ਨੂੰ ਸੁਣ ਕੇ ਮਨ ਭਰੇ ਨਾਲ ਅੱਖਾਂ ਭਰ ਆਈਆਂ ਇਕ ਮਾਰਦਾ ਤਾਂ ਸਬਰ ਕਰ ਲੈਣਗੇ ਮੇਰਾ ਤੋਂ ਸਾਰਾ ਦੀ ਮੇਰਾ ਤੋਂ ਸਾਰਾ ਖਾਨਦਾਨ ਹੈ ਉਜਾੜ ਗਯਾ ਕਰੋੜਾਂ ਦੀ ਜਾਇਦਾਦ ਵਾਲੀ ਤੇਰੀ ਖਾਨਦਾਨੀ ਭੂਆ ਆਦਿ ਸਭ ਕੁਝ ਗੁਆ ਕੇ ਗਲੀ ਵਿਚ ਭੁੱਖਾ ਮਾਰ ਮਾਰ ਕੇ ਰੋ ਰਹੀ ਹੈ ਵਿਆਹੀ ਤੇ ਤੇਰੇ ਫੁਫੜ ਨਾਲ ਈ ਤਹਿਸੀਲ ਵਿਚ ਕੀ ਸੀ ਵੱਡਾ ਅਫਸਰ ਸ਼ਹਿਰ ਚ ਆਉਣ ਕਰਕੇ ਉਦੋਂ ਦੀ ਅੱਧੀ ਜਾਇਦਾਦ ਕਰੋੜਾਂ ਵਿੱਚ ਸੀ ਘਰ ਵਿੱਚ ਸ਼ਰਾਬ ਅਤੇ ਖੇਡਾਂ ਨਾਲ ਛੱਡਿਆ ਬਥੇਰੇ ਵਸਤਾਗ ਹੋਂਦੀ ਸੀ ਕ ਨਾ ਪੀਵਯ ਨਾ ਪੀਵਯ ਲੇਕਿਨ ਉਨ੍ਹੇ ਮੇਰੀ ਇਕ ਨਾ ਸੁਣੀ ਪੀ ਪੀ ਕ ਫੁਫੜ ਤੁੱਰ ਹੈ ਗਯਾ ਵੱਡੇ ਮੁੰਡੇ ਨੂੰ ਆਦਿ ਨੌਕਰੀ ਮਿਲੀ ਸਰਕਾਰੀ ਨੌਕਰੀ ਨਾਲ ਉਡਾ ਵਿਆਹ ਕਿੱਤਾ ਸ਼ਰਾਬ ਪੀਤੀ ਕੀਤੀ ਸੀ ਕਿ ਉਹ ਵੀ ਚੱਲ ਵਸਿਆ ਭੂਆ ਰੋ ਰੋ ਕੇ ਦੱਸੀ ਜਾ ਰਹੇ ਸੀ ਮੈਂ ਸੁਣੇ ਜਾ ਰਿਹਾ ਸੀ ਦੁਖੀ ਤੇ ਵੀ ਸਾਂ ਫਿਰ ਬੁਆ ਫਿਰ ਕਿੰਨੂੰ

ਦੂਜੇ ਛੋਟੇ ਮੁੰਡੇ ਨੇ ਚਾਦਰ ਪਾ ਦਿੱਤੀ ਉਹ ਬਿਚਾਰੀ ਕਰਮਾਂ ਮਾਰੇ ਆਪਣੇ ਮੁੰਡਿਆਂ ਨੂੰ ਸਾਂਭਦੀ ਤੇ ਮੇਰੇ ਵੱਲ ਰੱਖਦੀ ਛੋਟਾ ਬਿਜਲੀ ਦਾ ਕਾਮ ਕਰਦਾ ਸੀ ਬੁਆ ਸਬ ਦੱਸੀ ਜਾ ਰਹੀ ਸੀ ਛੋਟਾ ਮੁੰਡਾ ਵੀ ਨਸ਼ਿਆਂ ਤੇ ਲੱਗ ਗਿਆ ਬਾਪ ਦਾ ਸਹਾਰਾ ਨਹੀਂ ਸੀ ਨਾ ਯਾਰ ਇਹ ਵੀ ਉਹ ਲਿਖਦੀ ਹੈ ਨੂੰ ਕਰਨੀ ਸਿਆਣੇ ਸੀ ਅਤੇ ਨੌਕਰੀ ਛੱਡ ਕੇ ਵਿਦੇਸ਼ ਲੈ ਗਹਿਣੇ ਘੱਟੋ ਘੱਟ ਨਸ਼ਿਆਂ ਤੋਂ ਤਾਂ ਬਾਕੀ ਰਹੀ ਗੱਲ ਕਰਦੇ ਮੈਨੂੰ ਮੂੰਹ ਦੀ ਗੱਲ ਨਹੀਂ ਠੀਕ ਲੱਗੀ ਮੇਰੇ ਘੋੜਿਆਂ ਵਿਚ ਭਾਵ ਵਿੱਚ ਉਹ ਵਿਕਦੀ ਸੀ ਉਹ ਵਿਦੇਸ਼ test pass ਕੀਤੇ visa ਆਇਆ ਘਰ ਵਿੱਚ ਰਹਿੰਦਾ

ਪਰ ਸ਼ਰਾਬ ਵਿਚ ਖਿੜਿਆ ਮੈਂ ਸਾਂ ਜੱਫੀ ਕੰਮ ਕਰਵਾਉਂਦਾ ਸੀ ਏਸ ਨੇ ਹੀ ਛੱਡ ਦਿੱਤਾ ਬੱਸ ਸ਼ਰਾਬ ਵਿਚ ਹੀ ਰੁਲ-ਰੁਲ ਮਰ ਗਿਆ ਵਿਦੇਸ਼ ਵਾਲਾ ਸਿੰਘ ਜੱਸੀ ਭੂਆ ਇਹ ਮੇਰਾ ਤੂੰ ਬੈਠਾ ਦੁੱਖਾਂ ਦਾ ਪਹਾੜ ਟੁੱਟਿਆ ਤੇਰੇ ਤੇ ਉੱਠ ਇਹ ਤਾਂ ਕੁਝ ਵੀ ਨਹੀਂ ਅੱਗੇ ਸੁਣਿਆ ਤਿਨ ਜਮੁ ਦੇ ਮੁੱਖ ਗੇਟ ਕੋਲ ਵੀ ਨਾ ਹੋਣ ਸੀ ਤੇ ਠੇਕਾ ਮਿਲਿਆ ਤੋਂ ਵੀ ਮਾੜਾ ਨਿਕਲਿਆ ਤੇ ਹੁਣ ਇਹਦੀ ਧੀਮੀ ਗਤੀ ਦੇਣ ਅਤੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਹੈ ਵੱਡੇ-ਵੱਡੇ ਅਫ਼ਸਰਾਂ ਨਾਲ ਰਹਿਣਾ ਖਲੋਤਾ ਹੋਇਆ ਵੱਡੇ ਹੋਟਲਾਂ ਵਿਚ ਐਸ਼ ਕਰਨ ਲੱਗ ਪਿਆ ਘੇਰ ਵਿਚ ਇਕ ਥੈਲਾ ਭੀ ਨਹੀਂ ਨਹੀਂ ਦੇਣ ਇਸਨੇ ਨੌਂ ਆਪਣੀ ਤਾਨਖੁਵਾ ਕਰਦਾ ਫਿਰਦਾ ਦੇਖ ਕੇ ਮੇਰੀ ਰੋਟੀ ਟੁੱਕ ਵੀ ਕਰਦੀ ਵਿਚਾਰੀ ਬਥੇਰਾ ਰੋਕਿਆਂ ਮੈਂ ਆਪਣੇਂ ਵਿਚਾਰ ਬਸ ਕੁੱਟ ਖਾ ਕ ਬੇਬਸ ਹੋ ਜਾਂਦੀ ਆ ਆ ਹੁਣ ਪਤਾ ਲੱਗਿਆ ਮਨਜੀਤ ਨੂੰ ਨੌਕਰੀ ਤੋਂ ਵੀ ਘੱਟ ਹੈ ਮਹਿਕਮੇ ਨੇ ਆਖਿਰ ਸ਼ਰਾਬ ਦੀ ਵਧ ਰਹੀ ਹੈ ਬਾਹਰ ਉਹਦੀ ਯਾਰਾਂ ਨਾਲ ਭੈੜੇ ਸੰਵਾਦਦਾਤਾ ਮਹੀਨਿਆਂ ਤੋਂ ਹੀ ਘਰੇ ਬੇਖ਼ਬਰ ਹੋ ਗਿਆ ਰੁੱਖ-ਬੂਟੇ ਯਾਰਾਨੇ ਮਸੀਹੀ ਲਾ ਲਾ ਕੇ ਸਾਰਾ ਇਸ ਨੂੰ ਮਾਰ ਦਿੱਤਾ ਹੈ ਆਖਰ ਵਿੱਚ ਵੀ ਵੇਚ ਦਿੱਤਾ ਥਾਣਿਆਂ ਵਿੱਚ ਰੋੜਾ ਹੂਆ ਇਸ ਗੱਲ ਦਾ ਅਹਿਸਾਸ ਜਿਹੜਾ ਪਤਾ ਨਹੀਂ ਬੱਚਿਆਂ ਨੂੰ ਸਕਿਆ ਨਾ ਤੇਰੀ ਥੀਂ ਮੁੱਲ ਇਹਦਾ ਘਰ ਵਿਚਾਰਿਆਂ ਨੂੰ ਦੁਬਾਰਾ ਕਹਿੰਦੀ ਮੇਰੇ ਵਰਗੀ ਤਾਂ ਇਹ ਕਿਤੇ ਵੀ ਨਹੀਂ ਕੀ ਭਾਵ ਹੈ

ਭੂਆ ਨੂੰ ਹੀ ਸੀ ਬੱਸ ਇੰਝ ਲੱਗ ਰਿਹਾ ਸੀ ਮਨੁੱਖਤਾ ਦੇ ਦਿੱਤੀ ਕਿ ਪਹਾੜ ਵਿਚ ਇਨ੍ਹਾਂ ਨੂੰ ਰੱਬ ਨੇ

ਤੇ ਨਸ਼ੇ ਮਾਰਿਆਂ ਵਿੱਚ ਸਥਾਲਕ ਪਰਤ ਆਇਆ ਸੀ ਤੇ ਘੋੜੇ ਰੱਬ ਦੇ ਗੁਰਦਿੱਤ ਸਿੰਘ ਦਾ ਕਰੇ ਮੌਤ ਦੇ ਮੂੰਹ ਵਿੱਚ ਫੁੱਟ ਪੁੱਟ ਛੱਡ ਕੇ ਗਿਆ ਹੈ ਉਹਨਾਂ ਦੱਸਿਆ ਕਿ ਉਹ ਪੁੱਤ ਦਾ ਕੋਈ ਨਹੀ ਸੀ ਏਥੋਂ ਫੇਰ ਇਹ ਗੱਲ ਨੂੰ ਸੁਣ ਕੇ ਰੋਣ ਲੱਗ ਪਈ ਗਲੀ ਵਿੱਚ ਰੁਲਦਿਆਂ ਨੂੰ ਆਪਣਾ ਪੁੱਤ ਸਮਝ ਕੇ ਪਹਿਲੇ ਦੋ-ਤਿੰਨ ਹਫ਼ਤਿਆਂ ਵਿਚ ਦਵਾਖਾਨੇ ਦਾਖਲ ਕਰਵਾਇਆ ਗਿਆ ਹੈ ਮਨ ਸਮਝਾਇਆ ਏ ਦਾ ਸੱਚਾ ਦੋਸਤ ਬਣਿਆ ਇਹ ਦਾ ਹਮਦਰਦ ਵੀ ਬਣਿਆ ਤੀਵੀਂ ਦੀਆਂ ਅੱਖਾਂ ਦੇ ਹੰਝੂਆਂ ਦੀ ਧੋਖਾ ਕਰਨ ਲੱਗ ਪਏ ਏਨੀ ਵੀ ਵਾਪਸੀ ਨੇ ਕੀਤੀ ਸਰਦਾਰ ਗੁਰਦਿੱਤ ਸਿੰਘ ਕਹਿੰਦਾ ਨਹੀਂ ਆਂਦਰਾਂ ਨੂੰ ਕਿਰਤ ਲੇਖ ਹਟਾਓ ਪੁੱਤ ਹੁਣ ਕਿੱਧਰ ਗਿਐ ਤੇਰਾ ਸਾਰਾ ਇਹ ਮੂੰਹ ਵਿਚ ਫੁੱਲੀ ਨਾ ਸਮਾਉਂਦੀ ਸਵੇਰ ਦੀਆਂ ਖੁੱਲ੍ਹੀਆਂ ਸ਼ਾਮ ਨੂੰ ਘਰ ਆ ਜਾਵੇ ਉਨ੍ਹਾਂ ਨੂੰ ਭੁੱਲਿਆ ਨਹੀਂ ਕਹਿੰਦੇ

ਭੂਆ ਤੇਰੀ ਮਰਜ਼ੀ ਐ ਪੁੱਤ ਹੀ ਮਨ ਵਿਚ ਬੜੀ ਬਾਜ਼ੀ ਜਿੱਤ ਗਈ ਏ ਟੁੱਟਣ ਨਾਵਲ ਸੀਰੀਅਲ ਨੂੰ ਹੋ ਸਕਦੀਆਂ ਨੇ ਪਰ ਇਹ ਕਠਪੁਤਲੀ ਅਫ਼ਸਰ ਬਣ ਗਿਆ ਹੈ ਇਹ ਜ਼ਮੀਨ ਜਾਇਦਾਦ ਤੂੰ ਜਾਂਦੀ ਹੋਈ ਨਾ ਦੇ ਕੇ ਹੈ ਉਹ ਜੋ ਵੀ ਦੇਣਾ ਆਪਣੀ ਨੂੰਹ ਨੂੰ ਹੀਰ ਹੇਰੇ ਪੁੱਤਰਾਂ ਨੂੰ ਵੀ ਧਿਆਨ ਰੱਖਣਾ ਸਿਰਫ ਸਰਕਾਰਾਂ ਦਾ ਹੀ ਉਹਨਾਂ ਨੇ ਸਾਰਾ ਅੱਗਾ ਸਾਡਾ ਵੀ ਕਰਨਾ ਹੁੰਦਾ ਹੈ ਤੁਹਾਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਬਿਹਤਰ ਇਨਸਾਨ ਦੁਨੀਆਂ ਤੇ ਹੋਰ ਕੋਈ ਨਹੀਂ ਹੈ ਅਤੇ ਤੁਹਾਡੇ ਵਰਗੀ ਕੋਈ ਹੋਰ ਸ਼ਖਸੀਅਤ ਤੁਹਾਡੇ ਚੌਗਿਰਦੇ ਵਿੱਚ ਮੌਜੂਦ ਨਹੀਂ ਹੈ ਇਹ ਭਾਵੇਂ ਸੰਭਵ ਹੈ ਕਿ ਤੁਸੀਂ ਆਪਣੇ ਵਰਗੀ ਹੈ ਉਹ ਹੈ ਸ਼ਖ਼ਸੀਅਤ ਸਮਾਜ ਵਿੱਚ ਕੀ ਹੋ ਸਕਦੇ ਹੋ ਇਹ ਮੰਨਣਾ ਹਰ ਗੱਭਰੂ ਜੋ ਇਸ ਦੀ ਪ੍ਰਾਪਤੀ ਲਈ ਸਭ ਤੋਂ ਪਹਿਲਾਂ ਆਪ ਪੂਰਣ ਵਿਸ਼ਵਾਸ ਰੱਖਦੇ ਹੋਏ ਹਰ ਤਰ੍ਹਾਂ ਦੀ ਮਾਨਸਿਕ ਤਣਾਅ ਤੋਂ ਦੂਰ ਰਹਿਣ ਦੀ ਲੋੜ ਪੈਂਦੀ ਹੈ ਅਸੀਂ ਜਿੰਦਗੀ ਵਿਚ ਸਭ ਤੋਂ ਵੀ ਕੌੜਾ ਦੂਰ ਰਹਿਣ ਦੇ ਕੀ ਸੁਪਨੇ ਵਿੱਚ ਉੱਚੀ ਉਡਾਰੀ ਦਾ ਮਾਣ ਕਰ ਸਕਣਗੇ ਜੋ ਤੁਸੀਂ ਨਹੀਂ ਕਰ ਸਕੇ ਇਸ ਅਨੁਸਾਰ ਜੇਕਰ ਅਸੀਂ ਸੁਪਨਿਆਂ ਤੇ ਸਾਥੀਆਂ ਨੂੰ ਤਿਆਰ ਕਰਾਂਗੇ ਅਤੇ ਉਹ ਹੀ ਉਸ ਧਨਵੰਤ Hello madam ਮੈਂ ABC telecom ਤੋਂ ਸਤਵਿੰਦਰ ਗੱਲ ਕਰ ਰਿਹਾ ਹਾਂ ABC telecom ਦੇ ਵਿੱਚ ਤੁਹਾਡਾ ਸਵਾਗਤ ਹੈ, ਮੈਂ ਸਤਵਿੰਦਰ ਤੁਹਾਡੀ ਕੀ ਸਹਾਇਤਾ ਕਰ ਸਕਦਾ ਹਾਂ madam

ਹਾਂਜੀ madam ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਕੀ ਮੈਂ ਜਾਣ ਸਕਦਾ ਹਾਂ ਕਿ ਤੁਹਾਡਾ ਸੁੱਭ ਨਾਮ ਅਤੇ ਤੁਸੀਂ ਕਿਸ ਇਲਾਕੇ ਤੋਂ ਗੱਲ ਕਰ ਰਹੇ ਹੋ?

ਠੀਕ ਹੈ madam ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ, ਕੀ ਬਿਹਤਰ ਜਾਣਕਾਰੀ ਦੇਣ ਦੇ ਲਈ ਮੈਂ ਕੁਛ ਸਮਾਂ ਤੁਹਾਡੀ call ਨੂੰ hold ਤੇ ਰੱਖ ਸਕਦਾ ਹਾਂ?

Hold ਤੇ ਬਣੇ ਰਹਿਣ ਲਈ madam ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਦੱਸਣਾ ਚਾਹਾਂਗਾ madam ਕਿ ਸਾਡੀ company ਵੱਲੋਂ net ਵਾਲੇ recharge ਖ਼ਾਸ ਤੌਰ ਤੇ ਆਪਣੇ ਗ੍ਰਾਹਕਾਂ ਦੇ ਲਈ ਬੜੇ ਚੰਗੇ ਤਰੀਕੇ ਨਾਲ, Launch ਕੀਤੇ ਗਏ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇ ਤੁਸੀਂ ਇੱਕ GB ਪ੍ਰਤੀਦਿਨ ਦੇ ਹਿਸਾਬ ਵਾਲਾ net ਲੈਣਾ ਚਾਹੁੰਦੇ ਹੋ, ਤਾਂ ਸਾਡੇ ਕੋਲ ਉਸ ਸੰਬੰਧੀ ਤਿੰਨ plan ਮੌਜੂਦ ਨੇ। ਸਭ ਤੋਂ ਪਹਿਲਾ plan ਹੈਗਾ ਹੈ ਦੋ ਸੌ ਨੋਂ ਰੁਪਏ ਦਾ ਇਸ plan ਦੀ validity ਹੈਗੀ ਆ ਉਣੰਤੀ ਦਿਨ ਅਤੇ ਤੁਹਾਨੂੰ ਹਰੇਕ ਦਿਨ ਇੱਕ GB four GB data ਦੀ speed ਦੇ ਨਾਲ ਦਿੱਤਾ ਜਾਵੇਗਾ, ਇਸ ਤੋਂ ਇਲਾਵਾ madam ਸਾਡੇ ਕੋਲ ਦੂਜਾ plan ਹੈ ਇੱਕ ਸੋ ਉਣਾਸੀ ਰੁਪਏ ਦਾ ਇੱਕ ਸੌ ਉਣਾਸੀ ਰੁਪਏ ਦੇ ਵਿੱਚ ਤੁਹਾਨੂੰ ਚੌਵੀ ਦਿਨਾਂ ਦੀ validity ਦਿੱਤੀ ਜਾਵੇਗੀ ਅਤੇ ਇਸ ਵਿੱਚ ਤੁਹਾਨੂੰ ਮੁਫ਼ਤ 'ਚ ਕ੍ਰਿਕਟ ਦੇਖਣ ਦੇ ਇੱਕ channel ਦਿੱਤਾ ਜਾਵੇਗਾ। ਅਤੇ ਇਸ ਵਿੱਚ ਤੁਹਾਨੂੰ ਇੱਕ GB data ਮਿਲੇਗਾ, ਇਸ ਤੋਂ ਇਲਾਵਾ ਸਾਡੇ ਕੋਲ ਇੱਕ ਸੌ ਉਣੰਜਾ ਰੁਪਏ ਦਾ plan ਮੌਜੂਦ ਹੈ ਜਿਹਦੀ validity ਵੀਹ ਦਿਨਾਂ ਦੀ ਹੈ ਇਹਨਾਂ, ਵੀਹ ਦਿਨਾਂ ਦੇ ਵਿੱਚ ਤੁਸੀਂ ਹਰੇਕ ਦਿਨ ਇੱਕ GB data ਦਾ ਇਸਤੇਮਾਲ ਕਰ ਸਕਦੇ ਹੋ ਅਤੇ ਤੁਹਾਨੂੰ ਫਿਲਹਾਲ ਇਸ pack ਦੇ ਵਿੱਚ ਕੋਈ ਕ੍ਰਿਕਟ channel ਦੇਖਣ ਲਈ ਨਹੀਂ ਦਿੱਤਾ ਜਾਵੇਗਾ। ਜੇ ਤੁਸੀਂ ਆਪਣਾ budget ਥੋੜ੍ਹਾ ਜਿਹਾ ਹੋਰ ਵਧਾ ਦਿੰਦੇ ਹੋ ਤਾਂ ਅਸੀਂ ਤੁਹਾਨੂੰ ਪੇਸ਼ ਕਰਦੇ ਹਾਂ ਦੋ GB ਜਾਂ ਡੇਢ GB plan ਵਾਲੇ, ਜੀ madam ਤੁਸੀਂ ਬੇ~ ਬੇਫ਼ਿਕਰ ਰਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਫਿਰ ਦੋ ਸੌ ਨੜ੍ਹਿਨਵੇਂ ਰੁਪਏ ਦਾ ਇੱਕ plan ਮੌਜੂਦ ਹੈ ਜਿਸ ਤੁਸੀਂ unlimited calls ਅਤੇ SMS ਭੇਜ ਸਕਦੇ ਹੋ, ਇਸਦੀ validity ਅਠਾਈ ਦਿਨਾਂ ਦੀ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਸ ਵਿੱਚ ਤੁਹਾਨੂੰ ਪ੍ਰਤੀਦਿਨ ਦੋ GB internet four G ਦੀ speed ਦੇ ਨਾਲ ਪ੍ਰਦਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇ ਤੁਸੀਂ ਕ੍ਰਿਕਟ ਦੇਖਣ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਨੂੰ ਪੇਸ਼ ਕਰਦੇ ਹਾਂ ਚਾਰ ਸੌ ਨੜ੍ਹਿਨਵੇਂ ਰੁਪਏ ਦਾ ਇੱਕ ਸ਼ਾਨਦਾਰ ਕ੍ਰਿਕਟ plan ਇਸ plan ਦੇ ਦੀ validity

ਇਸਦਾ ਅਨੰਦ ਲੈ ਸਕਦੇ ਹੋ ਇਸ ਤੋਂ ਇਲਾਵਾ madam ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਛੇ ਸੌ ਛਿਆਸਠ ਰੁਪਏ ਦਾ ਇੱਕ ਵਧੀਆ prepaid plan ਮੌਜੂਦ ਹੈ ਜਿਸ ਵਿੱਚ ਤੁਹਾਨੂੰ ਇੱਕ ਮਹੀਨੇ ਨਹੀਂ ਦੋ ਮਹੀਨੇ ਨਹੀਂ ਪੂਰੇ ਚੁਰਾਸੀ ਦਿਨਾਂ ਦੀ ਸ਼ਾਨਦਾਰ validity ਦਿੱਤੀ ਜਾਵੇਗੀ ਇਸ validity ਦੇ ਤਹਿਤ ਤੁਹਾਨੂੰ ਅਸੀਂ ਡੇਢ GB internet ਹਰ ਰੋਜ਼

ਇਹੀ ਨਹੀਂ ਤੁਹਾਨੂੰ ਇਸ ਸੰਬੰਧੀ ਹੋਰ ਜਾਣਕਾਰੀ ਵੀ ਮੈਂ ਤੁਹਾਨੂੰ ਦੇ ਸਕਦਾ ਹਾਂ ਤੇ ਸਾਡੇ ਕੋਲ ਇਸ ਤੋਂ ਇਲਾਵਾ ਜੋ plan ਹੈਗੇ ਨੇ, ਉਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਹਾਂ ਸਾਡੇ ਕੋਲ madam ਜੋ ਫਿਲਹਾਲ recharge ਦੂਸਰੇ ਮੌਜੂਦ ਨੇ ਤਾਂ ਉਹਨਾਂ ਦੀ ਜਾਣਕਾਰੀ ਦੇਣ ਲਈ ਮੈਂ ਕੀ ਤੁਹਾਡੀ ਕ~ call ਨੂੰ ਕੁੱਝ ਸਮੇਂ ਲਈ hold ਤੇ ਰੱਖ ਸਕਦਾ ਹਾਂ? ਹਾਂਜੀ madam ਤੁਸੀਂ ਬੇਫ਼ਿਕਰ ਰਹੋ ਤੁਹਾਨੂੰ ਪੂਰੀ information ਪੂਰੀ ਸੂਚਨਾ ਸਾਡੇ ਵੱਲੋਂ ਦਿੱਤੀ ਜਾਵੇਗੀ ਤੇ madam ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾਂ ਹਰੇਕ ਦਿਨ ਤਿੰਨ GB Internet ਦਾ plan ਇਸ plan ਦੇ ਤਹਿਤ ਤੁਹਾਨੂੰ ਹਰੇਕ ਦਿਨ ਤਿੰਨ GB internet ਦਿੱਤਾ ਜਾਵੇਗਾ। ਜੀ madam ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਮੈਂ ਜੇ ਤੁਹਾਨੂੰ recharge ਦੇ ਉਸਦੇੇ ਫ਼ਾਇਦੇ ਦੱਸਣ ਜਾ ਰਿਹਾ ਹਾਂ ਇਹ ਉਹ plan ਨੇ ਜੋ ਥੋੜ੍ਹੇ ਜਿਹੇ ਜ਼ਿਆਦਾ ਅਹ Plan ਦੀ class 'ਚ ਆਉਂਦੇ ਨੇ ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਥੋੜ੍ਹੇ ਜਿਹੇ ਪੈਸੇ ਜ਼ਿਆਦਾ ਖ਼ਰਚਣੇ ਪੈਣਗੇ ਪਰ ਤੁਹਾਨੂੰ ਤਿੰਨ GB internet data ਸਾਡੇ ਵੱਲੋਂ ਦਿੱਤਾ ਜਾਵੇਗਾ।

Internet data ਦਿੱਤਾ ਜਾਵੇਗਾ ਅਤੇ ਦੋ ਕ੍ਰਿਕਟ channel ਮੁਫ਼ਤ ਦੇ ਵਿੱਚ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਛੇ ਸੌ ਇੱਕ ਰੁਪਏ ਦੇ recharge ਬਾਰੇ ਦੱਸਣਾ ਚਾਹਾਂਗੇ ਇਸ rechargeplan ਦੇ ਵਿੱਚ ਤੁਹਾਨੂੰ ਅਠਾਈ ਦਿਨਾਂ ਦੀ validity ਮਿਲੇਗੀ, ਅਤੇ ਤਿੰਨ GB data ਦਾ ਤੁਸੀ ਇਸਤੇਮਾਲ ਕਰ ਸਕਦੇ ਹੋ ਅਤੇ ਹਰੇਕ ਦਿਨ ਤਿੰਨ GB ਇਸਤੇਮਾਲ ਕਰਨ ਤੋਂ ਬਾਅਦ ਵੀ ਤੁਹਾਨੂੰ ਛੇ GB data ਹੋਰ ਦਿੱਤਾ ਜਾਵੇਗਾ, ਤੇ ਪੂਰੇ ਅਠਾਈ ਦਿਨਾਂ ਦੇ ਲਈ ਤੁਸੀਂ ਇਸ ਸੁਵਿਧਾਵਾਂ ਦਾ ਅਨੰਦ ਮਾਣ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਗਿਆਰਾਂ ਸੌ ਨੜ੍ਹਿਨਵੇਂ ਰੁਪਏ ਦਾ plan ਵੀ ਮੌਜੂਦ ਹੈ ਜਿਸ ਵਿੱਚ ਤੁਹਾਨੂੰ ਚੁਰਾਸੀ ਦਿਨਾਂ ਦੀ validity ਮਿਲੇਗੀ ਅਤੇ ਹਰੇਕ ਦਿਨ ਤੁਸੀਂ ਤਿੰਨ GB Data ਦਾ ਇਸਤੇਮਾਲ ਕਰ ਸਕਦੇ ਹੋ ਇਸ ਤੋਂ ਇਲਾਵਾ madam ਅਗਰ ਤੁਸੀਂ ਪੂਰੇ ਸਾਲ ਦਾ internet ਲੈਣਾ ਚਾਹੁੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਹਰੇਕ ਦਿਨ ਤਿੰਨ GB ਅਤੇ ਤਿੰਨ GB ਤੋਂ ਬਾਅਦ ਵੀ ਬਾਕੀ data ਮਿਲਦਾ ਰਹੇ ਤਾਂ ਤੁਸੀਂ ਸਾਡਾ ਸਭ ਤੋਂ diamond plan ਲੈ ਸਕਦੇ ਹੋ diamond plan ਦੀ recharge ਦੀ ਕੀਮਤ ਹੈ, ਹਾਂਜੀ madam diamond plan ਦੀ recharge ਕੀਮਤ ਹੈ ਚਾਰ ਹਜ਼ਾਰ ਇੱਕ ਸੌ ਨੜ੍ਹਿਨਵੇਂ ਰੁਪਏ ਮਤਲਬ ਇੱਕਤਾਲੀ ਸੌ ਨੜ੍ਹਿਨਵੇਂ ਰੁਪਏ ਇਸ recharge ਦੀ ਕੀਮਤ ਹੈ ਜਿਸ ਵਿੱਚ ਤੁਹਾਨੂੰ ਤਿੰਨ ਸੌ ਪੈਂਹਠ ਦਿਨ

ਮੁਫ਼ਤ ਵਿੱਚ ਦੇਖਣ ਨੂੰ ਪੂਰੇ ਸਾਲ ਦੇ ਲਈ ਮਿਲਣਗੇ ਅਤੇ ਤੁਸੀਂ madam ਇਸ plan ਦੇ ਤਹਿਤ ਸਾਡੇ cinema Channel ਦਾ ਵੀ ਅਨੰਦ ਮਾਣ ਸਕਦੇ ਹੋ, ਮਤਲਬ ਤੁਸੀਂ ਮੁਫ਼ਤ ਦੇ ਵਿੱਚ cinema ਘਰ ਬੈਠੇ ਮਨ ਪਸੰਦ films ਨਵੀਂ release ਹੋਈਆਂ films ਅਤੇ premium films ਮੁਫ਼ਤ 'ਚ ਦੇਖ ਸਕਦੇ ਹੋ ਬਿਨਾਂ ਇੱਕ ਪੈਸਾ ਆਪਣੀ ਜੇਬ ਵਿੱਚੋਂ ਖਰਚੇ ਤੇ madam ਸਾਡੇ ਕੋਲ ਇੱਕ ਆਖ਼ਰੀ plan ਹੈ ਜੋ ਹੈ ਚਾਰ ਹਜ਼ਾਰ ਨੋਂ ਸੌ ਨੜ੍ਹਿਨਵੇਂ ਰੁਪਏ ਦਾ ਇਸ plan ਦੇ ਵਿੱਚ ਤੁਹਾਨੂੰ ਦੋ ਸਾਲ ਦੀ validity ਦਿੱਤੀ ਜਾਂਦੀ ਹੈ ਦੋ ਸਾਲ ਤੁਸੀਂ ਹਰੇਕ ਦਿਨ ਪੰਜ GB four G ਦੀ speed ਵਾਲਾ internet ਇਸਤੇਮਾਲ ਕਰ ਸਕਦੇ ਹੋ ਮਤਲਬ ਤੁਸੀਂ ਹਰੇਕ ਦਿਨ ਪੰਜ GB ਤੱਕ internet data ਇਸਤੇਮਾਲ ਕਰ ਸਕਦੇ ਹੋ ਪੰਜ GB ਤੋਂ ਬਾਅਦ ਤੁਹਾਨੂੰ ਦਸ GB data ਹੋਰ ਦਿੱਤਾ ਜਾਵੇਗਾ ਅਤੇ ਪੂਰੇ ਦਿਨ ਦੇ ਵਿੱਚ ਤੁਸੀਂ ਪੰਦਰਾਂ GB data

ਅਤੇ ਸਾਰੇ ਡਰਾਮੇ ਖ਼ਬਰਾਂ ਵਾਲੇ channel ਮੁਫ਼ਤ ਵਿੱਚ ਵੇਖਣ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਤੁਸੀਂ ਕੋਈ ਵੀ program ਕ੍ਰਿਕਟ ਮੰਨੋਰੰਜਨ ਭਗਤੀ ਜਾਂ ਹੋਰ ਵੀ ਚੀਜ਼ਾਂ ਮੁਫ਼ਤ ਵਿੱਚ ਵੇਖ ਸਕਦੇ ਹੋ, ਕੀ ਮੈਂ madam ਤੁਹਾਡੀ ਕੋਈ ਹੋਰ ਸਹਾਇਤਾ ਕਰ ਸਕਦਾ ਹਾਂ? ਹਾਂਜੀ madam ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਹੁਣ ਮੇਰੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ। ਜੀ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਇੰਨੇ ਸਾਰੇ plan ਸੁਣ ਲਏ ਹਨ ਅਤੇ ਇਹਨਾਂ ਸਾਰੇ plan ਦੀ ਫ਼ਾਇਦੇ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਇਹਨਾਂ ਵਿੱਚੋਂ ਕੋਈ plan ਲੈਣ ਦੇ ਲਈ ਇੱਛੁਕ ਹੈਗੇ ਹੋ?

ਬਸ ਵਧੀਆ ਮੈਨੂੰ ਨਾ ਛੁੱਟੀਆਂ ਪੜੀ ਥੀ school ਤੇ ਮੈਂ ਨਾ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੀ ਹਾਂ ਤੇ ਮੈਨੂੰ ਨਾ ਸਮਝ ਨੀ ਆ ਰਿਹਾ ਕੁਛ, ਤੁਸੀਂ ਮੈਨੂੰ ਦੱਸੋਗੇ ਕਿ ਭਾਰਤ ਵਿੱਚ ਸਭ ਤੋਂ ਵਧੀਆ ਸਥਾਨ ਕਿਹੜਾ ਹੈ ਜਿੱਥੇ ਘੁੰਮਣ ਜਾ ਸਕਦੇ ਹਾਂ? ਹਾਂਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਾਫ਼ੀ ਭਾਰਤ ਵਿੱਚ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾਵਾਂ ਨੇ ਜਿੱਥੇ ਤੁਸੀਂ ਜਾ ਸਕਦੇ ਹੋ ਘੁੰਮਣ ਫਿਰਨ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਅਹ ਦੱਸ ਦਿੰਦੀ ਹਾਂ ਕਿ ਕਿਹੜੀਆਂ ਕਿਹੜੀਆਂ ਜਗ੍ਹਾਵਾਂ ਨੇ ਹਨਾ, ਤੇ ਉਹਨਾਂ ਵਿੱਚੋਂ ਪਹਿਲੀ ਤਾਂ ਹੈ ਗੋਆ, ਗੋਆ ਤੁਸੀਂ ਜਾ ਸਕਦੇ ਹੋ ਘੁੰਮਣ ਵਾਸਤੇ, ਦਿੱਲੀ ਹੈ ਦਿੱਲੀ ਵੀ ਕਾਫ਼ੀ ਕੁੱਝ ਹੈ ਦੇਖਣ ਨੂੰ, ਉੱਥੇ ਵੀ ਜਾ ਸਕਦੇ ਹੋ

ਫਿਰ ਆਪ ਕੁੱਲੂ ਮਨਾਲੀ ਜਾ ਸਕਦੇ ਹੋ ਠੀਕ ਹੈ ਪਹਾੜ ਹੈ ਕਾਫ਼ੀ ਕੁਛ ਹੈ ਊਟੀ ਜਾ ਸਕਦੇ ਹੋ।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

ਹਨਾ

ਹਾਂਜੀ ਤੇ ਮਤਲਬ ਕੋਈ ਏਦਾਂ ਦਾ ਸਥਾਨ ਜਿਹੜਾ top ਤੇ number one ਤੇ ਹੋਏ ਜਿੱਥੇ ਕਿ ਘੁੰਮਣ ਘੁੰਮਣ ਜਾ ਸਕੀਏ ਅਸੀਂ। ਜੀ ਜੀ ਬਿਲਕੁਲ ਬਿਲਕੁਲ ਇਵੇਂ 'ਚ ਜਿਹੜੀਆਂ ਚੀਜ਼ਾਂ ਹੈ ਨਾ ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਵਧੀਆ number ਇੱਕ ਜਿਹੜੀ ਚੀਜ਼ ਹੈ ਜਿੱਥੇ ਤੁਸੀਂ ਘੁੰਮਣ ਜਾ ਉਹ ਤਾਂ ਤੁਸੀਂ ਫਿਰ ਕਹਿ ਸਕਦੇ ਹੋ ਕਿ ਇਤਿਹਾਸਕ ਚੀਜ਼ਾਂ ਹੀ ਹੋ ਸਕਦੀਆਂ ਕਿਉਂਕਿ ਇਤਿਹਾਸਕ ਚੀਜ਼ਾਂ ਨੂੰ ਜੋ ਦੇਖਣ ਦਾ ਨਜ਼ਾਰਾ ਹੈ ਨਾ ਉਹ ਹੋਰ ਕਿਤੇ ਵੀ ਨੀ ਹੈ ਤੇ ਸਾਡੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਤਾਂ ਤੁਸੀਂ ਸੱਤ ਅਜ਼ੂਬੇ ਲੈ ਲਓ ਪਹਿਲਾਂ ਤੇ ਹਨਾ,

ਸੱਤ ਅਜ਼ੂਬਿਆਂ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਣਾ ਹੈ ਤਾਜ ਮਹਿਲ ਤਾਜ ਮਹਿਲ ਇੱਕ ਬਹੁਤ ਹੀ ਸ਼ਾਨਦਾਰ ਇਤਿਹਾਸਕ ਸਮਾਰਕ ਹੈਗੀ ਹੈ ਜਿਹਨੂੰ ਤੁਸੀਂ ਦੇਖਣ ਜਾ ਸਕਦੇ ਹੋ ਹਨਾ, ਉੱਥੇ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਕੁੱਝ ਦੇਖ ਕੇ ਆਪਣੀ photo ਵਗ਼ੈਰਾ ਵੀ click ਕਰ ਸਕਦੇ ਹੋ,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 ਦੁਨੀਆਂ ਦੇ ਸੱਤ ਅਜ਼ੂਬਿਆਂ ਵਿੱਚੋਂ ਇੱਕ ਹੈ ਅਤੇ ਇਸਨੂੰ ਭਾਰਤ ਦਾ ਸਭ ਤੋਂ ਪ੍ਰਸਿੱਧ ਸੈਲਾਨੀ ਆਕਰਸ਼ਣ ਮੰਨਿਆ ਜਾਂਦਾ ਹੈ, ਠੀਕ ਹੈ।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

ਬੋਲ ਰਹੀ ਹਾਂ ਕਿ ਤੁਸੀਂ ਤਾਜ ਮਹਿਲ ਦੇਖਣ ਜਾ ਸਕਦੇ ਹੋ ਜੋ ਅਹ number ਇੱਕ ਦਾ ਕਹਿ ਰਹੇ ਹੋ ਤੇ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

ਵਾਦੀਆਂ ਹੋਣ ਪਹਾੜ ਐਂ ਠੰਢੀ ਬਰਫ਼ ਬਰਫ਼ ਹੋਵੇ ਹਨਾ। ਮਤਲਬ ਘੁੰਮਣ ਦਾ ਵਧੀਆ ਨਜ਼ਾਰਾ ਹੀ ਵੱਖਰਾ ਆਏਗਾ। ਵੀ ਕਸ਼ਮੀਰ ਦੀ ਘਾਟੀ ਹੈ ਕਸ਼ਮੀਰ ਘਾਟੀ ਬਿਨਾਂ ਸ਼ੱਕ ਭਾਰਤ ਦਾ ਸਭ ਤੋਂ ਖ਼ੂਬਸ਼ੂਰਤ ਸੈਰ ਸਪਾਟਾ ਸਥਾਨ ਹੈਗਾ ਹੈ ਕੋਈ ਵੀ ਤੁਸੀਂ ਬਿਨਾਂ ਸ਼ੱਕ ਕੀਤੇ ਉੱਥੇ ਜਾ ਸਕਦੇ ਹੋ।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 ਹਾਂ ਠੀਕ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਜੇ ਤੁਹਾਨੂੰ ਤਿੰਨ ਦਿਨ ਦੀਆਂ ਛੁੱਟੀਆਂ ਹੋਣ ਤੇ ਤੁਸੀਂ ਕਿੱਥੇ ਜਾਣਾ ਚਾਹੋਗੇ ਹਨਾ।

ਤੇ ਉਹਦੇ ਲਈ ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਅਹ ਮੁਕਤੇਸ਼ਵਰ ਉਤਰਾਖੰਡ ਜਾ ਸਕਦੇ ਹੋ ਠੀਕ ਹੈ ਤੇ ਉੱਥੇ

ਜਾਂ ਤੁਸੀਂ ਧਰਜੁਲੀ ਉਤਰਾਖੰਡ ਜਾ ਸਕਦੇ ਹੋ ਤੇ ਤੀਜਾ ਹੈਗਾ ਹੈ ਓਲੀ ਉਤਰਾਖੰਡ ਜਿੱਥੇ ਕਿ ਭਾਰਤ ਦੀ ਮੰਜ਼ਿਲ ਹੈਗੀ ਹੈ ਠੀਕ ਹੈ ਜਿੱਥੇ ਤੁਸੀਂ ਸਕਦੇ ਹੋ ਤੇ ਫਿਰ ਹੋਰ ਇਹਦੇ ਵਿੱਚ ਆ ਜਾਂਦਾ ਹੈ ਕਿ ਵੀਰ ਹਿਮਾਚਲ ਪ੍ਰਦੇਸ਼ ਤਿਬਤੀ ਮੱਠਾਂ ਦੀ ਧਰਤੀ ਹੈ ਜਿੱਥੇ, ਜਿੱਥੇ paragliding ਹੁੰਦੀ ਹੈ ਠੀਕ ਹੈ, ਫਿਰ ਆ ਜਾਂਦਾ ਹੈ ਵਿਸ਼ਨੂਪੁਰ

ਦੀ ਧਰਤੀ ਹੈ ਜਿੱਥੇ ਕਿ ਕਾਫ਼ੀ ਸਾਰੇ ਮੰਦਿਰ ਨੇ ਦੇਖਣ ਨੂੰ ਆ ਜਾਂਦੇ ਨੇ, ਫਿਰ ਆ ਜਾਂਦਾ ਮੁਕਟ ਮਣੀਪੁਰ ਪੱਛਮੀ ਬੰਗਾ~ ਤੇ ਗੋਪਾਲਪੁਰ ਹੈ ਉਡੀਸਾ ਦੇ ਵਿੱਚ ਫਿਰ ਚਿਲਿਕਾ ਝੀਲ ਹੈ। ਪੁਰੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਤੇ ਤੁਸੀਂ ਜੇ ਤਿੰਨ ਚਾਰ ਦਿਨ ਵਾਸਤੇ ਜਾਣਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਜਿਹੜੀਆਂ ਜਗ੍ਹਾਵਾਂ ਨੇ ਇਹ ਸਭ ਤੋਂ ਵਧੀਆ ਰਹਿਣਗੀਆਂ ਤਿੰਨ ਚਾਰ ਦਿਨਾਂ ਦੀਆਂ ਛੁੱਟੀਆਂ ਦੇ ਵਾਸਤੇ। ਠੀਕ ਹੈ ਤੇ ਮਤਲਬ ਸਭ ਤੋਂ ਖ਼ੂਬਸ਼ੂਰਤ ਸਥਾਨ ਕਿਹੜਾ ਹੈ ਸਾਡਾ ਭਾਰਤ ਵਿੱਚ? ਸਭ ਤੋਂ ਖ਼ੂਬਸ਼ੂਰਤ ਭਾਰਤ ਦਾ ਸਥਾਨ ਲਦਾਖ ਦੀ ਨੁਬਰਾ valley ਨੁਬਰਾ valley ਭਾਰਤ ਦੀਆਂ ਤੀਹ ਸਭ ਤੋਂ ਖ਼ੂਬਸ਼ੂਰਤ ਥਾਵਾਂ ਨੇ ਠੀਕ ਹੈ।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

ਫੁੱਲਾਂ ਦੀ ਘਾਟੀ ਸ੍ਰੀ ਨਗਰ ਵਿੱਚ ਡੱਲ ਝੀਲ ਆ ਜਾਂਦੀ ਹੈ, ਮੁਨਾਰ ਕੇਰਲ ਵਿੱਚ ਆ ਜਾਂਦਾ ਹੈ, ਦੁੱਧ ਸ਼ਾਗਰ ਝਰਨਾ ਗੋਆ ਦੁੱਧ ਸ਼ਾਗਰ ਝਰਨਾ ਦੀ ਤਾਂ ਤੁਹਾਨੂੰ ਪਤਾ ਹੈ ਇੱਕ ਕਹਾਣੀ ਵੀ ਬੜੀ ਮਸ਼ਹੂਰ ਸੀ ਕਿ ਇੱਥੋਂ ਦੀ ਜਿਹੜੀ ਰਾਜਕੁਮਾਰੀ ਸੀ ਨਾ ਉਹ ਮਤਲਬ ਉਹ ਝਰਨੇ ਦੇ ਵਿੱਚ ਜਿਹੜੀ ਆ ਉਹ ਇਸਨਾਨ ਕਰਨ ਜਾਂਦੀ ਸੀ ਤੇ ਉਹਦੇ ਕੋਲ ਇੱਕ ਲੋਟਾ ਹੁੰਦਾ ਸੀ, ਜਿਹਨੂੰ ਜਿਹਦੇ ਵਿੱਚ ਉਹ ਪਾਣੀ ਪੀਂਦੀ ਸੀ,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

ਅੱਗੇ ਸਿਕਮ ਜੁਬਾਂਗ valley ਠੀਕ ਹੈ ਪ੍ਰਦੇਸ਼ ਵਿੱਚ ਤਮਾਂਗ ਇਹ ਸਾਰੀਆਂ ਜਗ੍ਹਾਵਾਂ ਜਿਹੜੀਆਂ ਬਹੁਤ ਖ਼ੂਬਸ਼ੂਰਤ ਹੈਗੀਆਂ ਨੇ। ਤੇ ਤੁਸੀਂ ਮੈਨੂੰ ਲਦਾਖ ਦੇ ਬਾਰੇ ਕੁਛ ਦੱਸ ਸਕਦੇ ਹੋ ਕਿ ਉੱਥੇ ਮਤਲਬ ਘੁੰਮ ਕੇ ਕਿੱਦਾਂ ਦਾ ਲੱਗੇਗਾ, ਕੀ ਕੀ ਚੀਜ਼ ਆ ਉੱਧਰ?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 ਜੇ ਤੁਸੀਂ ਦੋਸਤਾਂ ਨਾਲ ਜਾਣਾ ਚਾਹੁੰਦੇ ਹੋ family ਨਾਲ ਵੀ ਜਾਣਾ ਚਾਹੁੰਦੇ ਹੋ ਪਰਿਵਾਰ ਦੇ ਨਾਲ, ਤਾਂ ਵੀ ਮਤਲਬ ਬਹੁਤ ਵਧੀਆ ਜਗ੍ਹਾ ਹੈਗੀ ਹੈ, ਜਿੱਥੇ ਤੁਸੀਂ ਲ~ ਲਦਾਖ ਨੂੰ ਦੇਖਣ ਜਾ ਸਕਦੇ ਹੋ। ਸਭ ਤੋਂ ਸ਼ਾਂਤ ਸਥਾਨ ਜਿਹੜਾ ਨਾ ਉਹ ਮੰਨਿਆ ਗਿਆ ਹੈਗਾ ਕਿ ਜਿਹੜਾ ਲਦਾਖ ਹੈ ਬੜਾ ਆਰਾ~ ਮਤਲਬ ਸ਼ਾਂਤੀਮਈ ਜਿਹੜਾ ਜਿੱਥੇ ਕਹਿ ਸਕਦੇ ਹੋ ਕਿ ਬਿਲਕੁਲ ਕੋਈ ਰੌਲਾ ਰੱਪਾ ਨੀ ਕੋਈ ਸ਼ੌਰ ਸ਼ਰਾਬਾ ਨੀ ਐਵੇਂ ਦਾ ਇੱਕ ਸਥਾਨ ਕਹਿ ਸਕਦੇ ਹੋ ਸ਼ਾਂਤਮਈ ਸਥਾਨ।

ਅੱਛਾ ਸਭ ਤੋਂ ਸਸਤਾ ਸ਼ਹਿਰ ਕਿਹੜਾ ਹੈ ਠੀਕ ਹੈ ਤੇ ਇਹਦੇ ਵਿੱਚ ਕੀ ਹੈ ਕਿ ਕਾਫ਼ੀ ਸਾਰੀਆਂ ਜਗ੍ਹਾਵਾਂ ਆ ਜਾਂਦੀਆਂ, ਠੀਕ ਆ ਜਿਹੜੀਆਂ ਵਧੀਆ ਨੇ, ਤੇ ਇਹਦੇ ਵਿੱਚ ਤੁਸੀਂ ਗੋਆ ਜਾ ਸਕਦੇ ਹੋ। ਜਾ ਸਕਦੇ ਹੋ ਜਾ ਸਕਦੇ ਹੋ, ਸਿਕਮ, ਹੈਂਪੀ, ਨਮਕੀਨ, ਗੋਕਰਨ, ਉਦਯਪੁਰ, ਇਹ ਸਾਰੀਆਂ ਜਗ੍ਹਾਵਾਂ ਜਿਹੜੀਆਂ ਸਸਤੀਆਂ ਵੀ ਹੈ ਤੇ ਬਹੁਤ ਸੁੰਦਰ ਵੀ ਨੇ ਬਹੁਤ ਰਹਿਣ ਵਾਸਤੇ ਵੀ ਬੜੀਆਂ ਵਧੀਆ ਨੇ। ਠੀਕ ਹੈ ਤੇ ਮਤਲਬ ਗੋਆ ਜਾਣ ਲਈ ਤੁਹਾਨੂੰ ਕੁਛ idea ਕਿ ਕਿੰਨਾ ਕੁ budget ਚਾਹੀਦਾ ਹੈ?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 ਤੁਸੀਂ ਦਸ ਦਸ ਤੋਂ ਪੰਦਰਾਂ ਹਜ਼ਾਰ ਜੇ ਤੁਸੀਂ ਪੂਰਾ ਪਰਿਵਾਰ ਹੋ ਤਾਂ ਦਸ ਪੰਦਰਾਂ ਹਜ਼ਾਰ ਰੁਪਇਆ ਲੈ ਕੇ ਜਾ ਸਕਦੇ ਹੋ, ਤੁਹਾਡਾ ਵਧੀਆ ਮਤਲਬ ਹੋ ਜਾਏਗਾ ਜੇ ਘੱਟ ਤੋਂ ਘੱਟ ਖ਼ਰਚੇ ਵਿੱਚ ਜਾਣਾ ਚਾਹੁੰਦੇ ਹੋ ਹਨਾ,

ਕਿੱਥੇ ਮੈਂ ਕਿੱਥੇ ਰਹਿਣਾ ਹੈ ਸਾਰਾ ਤੁਹਾਡੇ budget ਦੇ ਵਿੱਚ ਜਿਹੜਾ ਅੰਦਰ ਆਏਗਾ ਤੁਹਾਨੂੰ, ਮਤਲਬ ਉੱਥੇ ਕਰਨ ਦੀ ਲੋੜ ਨਹੀਂ ਪਏਗਾ ਕਿ ਹਾਂ ਮੈਂ ਕਿੱਥੇ ਰਹਿਣਾ ਹੈ ਕਿੱਦਾਂ ਕਰਾਂਗੇ ਕੀ ਕਰਾਂਗੇ, ਐਵੇਂ ਦਾ ਕੁਛ ਨੀ ਬਹੁਤ ਮਤਲਬ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ।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 ਰਾਮ ਨਗਰ ਬੰਗਲੋਰ ਇਹਦੇ ਤੁਸੀਂ ਬਹੁਤ ਮਤਲਬ ਵਧੀਆ ਹੈ ਤੁਹਾਡੇ ਲਈ ਪੰਜਾਹ ਕਿੱਲੋਮੀਟਰ ਦੂਰ ਹੈ ਰਾਮ ਗਰਮ ਠੀਕ ਹੈ ਰਾਮ ਨਗਰਮ ਉੱਥੇ ਥਾਂ ਜਿੱਥੇ ਕਿ film ਸੋਲੇ ਦੀ shooting ਹੋਈ ਸੀ ਯਾਦ ਹੋਏਗਾ ਤੁਹਾਨੂੰ ਸ਼ਾਇਦ।

ਸਿਕੰਦਗਿਰੀ track ਹੈ ਉੱਥੇ, ਠੀਕ ਹੈ। ਲਗਾਉਣ ਲਈ ਜੀ ਤੇ ਹੋਰ ਉੱਥੇ ਕੁੰਤੀ ਬੇਟਾ, ਤੇ ਉੱਥੇ ਹੋਰ ਹੈਗਾ ਹੈ ਕਿ ਸਿਵਨ ਸਮੁੰਦਰਮ ਸਥਾਪਿਤ ਕਰਨ ਲਈ ਹੈ ਮਨਸਨ ਵੈਲੇ ਡੈਮ ਜੀ ਹੈ, ਨੰਦੀ ਪਹਾੜੀਆਂ ਦੀ ਸਥਾਪਨਾ ਕੀਤੀ ਗਈ ਉੱਥੇ, ਮਤਲਬ ਸਾਰੀ ਜਗ੍ਹਾਵਾਂ ਜਿਹੜੀਆਂ ਬਹੁਤ ਵਧੀਆ ਹੈ ਤੁਸੀਂ ਇਹਨਾਂ ਜਗ੍ਹਾਵਾਂ ਤੇ ਘੁੰਮਣ ਲਈ ਜਾ ਸਕਦੇ ਹੋ ਹਨਾ, ਠੀਕ ਹੈ ਇਹ ਤਾਂ ਮਤਲਬ ਹੋ ਗਿਆ ਨਾ ਭਾਰਤ ਦੇ ਵਿੱਚ ਤੇ ਮਤਲਬ ਜੇ ਸਾਨੂੰ ਭਾਰਤ ਦੇ ਬਾਹਰ ਕਿਤੇ ਜਾਣਾ ਹੋਏ, ਤੇ ਕਿਹੜੀ ਜਗ੍ਹਾ ਅਸੀਂ ਜਾ ਸਕਦੇ ਹਾਂ?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 ਜਾਓਗੇ ਤੁਹਾਨੂੂੰ ਕੁੱਝ ਨਾ ਕੁੱਝ ਸਿੱਖਣ ਨੂੰ ਵੀ ਉੱਥੇ ਜ਼ਰੂਰ ਮਿਲੇਗਾ ਤੇ ਇਸ ਕਰਕੇ ਤੁਸੀਂ ਭਾਰਤ ਵਿੱਚ ਕਿਹੜੀ ਵੀ ਜਗ੍ਹਾ ਚਲੇ ਜਾਓ, ਇਹ ਤੁਹਾਨੂੰ ਕੋਈ ਮਤਲਬ ਕਹਿ ਨੀ ਸਕਦਾ ਕਿ ਆਹ ਜਗ੍ਹਾ ਜ਼ਿਆਦੇ ਵਧੀਆ, ਆਹ ਜਗ੍ਹਾ ਜ਼ਿਆਦੇ ਵਧੀਆ।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 ਤੇ ਤੁਸੀਂ ਮੈਨੂੰ ਅੰਬਰਸਰ ਬਾਰੇ ਦੱਸੋਗੇ ਕੁਛ ਕਿਉਂਕਿ ਮੈਂ ਬਹੁਤ ਸੁਣਿਆ ਹੈ ਕਿ ਉਹ ਵੀ ਬਹੁਤ ਸਹੀ ਜਗ੍ਹਾ ਉੱਥੇ ਵੀ ਘੁੰਮਣ ਲਈ। ਹਾਂਜੀ ਹਾਂਜੀ ਬਿਲਕੁਲ ਅੰਮ੍ਰਿਤਸਰ ਤਾਂ ਵੈਸੇ ਵੀ ਕਹਿ ਸਕਦੇ ਹੋ ਕਿ ਉੱਥੇ ਇੱਕ ਬੜਾ ਹੀ ਮਤਲਬ ਸੁੰਦਰ ਇਤਿਹਾਸਕ ਜਿਹੜਾ ਕਹਿ ਸਕਦੇ ਹੋ ਦਰਬਾਰ ਸਾਹਿਬ ਬਣਾਇਆ ਗਿਆ ਹੈ, ਜਿਹੜਾ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਬਣਾਇਆ ਗਿਆ ਸੀ ਹਨਾ।

ਤੇ ਉੱਥੇ ਕਿ ਕਾਫ਼ੀ ਯਾਤਰੀ ਆਉਂਦੇ ਆ ਉੱਥੇ even ਕਿ ਉੱਥੇ ਐਨਾਰਾਏ ਲੋਕ ਜਿਹੜੇ ਆ foreign country ਤੋਂ ਆਉਂਦੇ ਹਨ, ਉਹ ਲੋਕ ਵੀ ਉੱਥੇ ਦੇਖ ਮ~ ਅਹ ਮਤਲਬ ਕਿ ਕਹਿ ਸਕਦੇ ਹਾਂ ਦਰਸ਼ਨ ਕਰਨ ਆਉਂਦੇ ਨੇ। ਧਰਤੀ ਹੈਗੀ ਹੈ, ਔਰ ਉੱਥੇ ਦੇਖਣ ਲਈ ਜ਼ਿਲਿਆਂ ਵਾਲਾ ਬਾਗ਼ ਹੈ ਠੀਕ ਹੈ।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

ਤੇ ਜੀ ਤੇ ਹੋਰ ਉੱਥੇ ਦੇਖਣ ਨੂੰ ਤੁਸੀਂ ਕਹਿ ਸਕਦੇ ਹੋ ਕਿ ਜ਼ਿਲਿਆਂ ਵਾਲਾ ਬਾਗ਼ ਬੜਾ ਮਸ਼ਹੂਰ ਹੈ ਨਾ ਉੱਥੇ ਸਾਰਾ ਮਤਲਬ ਤੁਸੀਂ ਜ਼ਿਲਿਆਂ ਵਾਲੇ ਬਾਗ਼ ਬਾਰੇ ਤਾਂ ਸੁਣਿਆ ਹੀ ਹੋਵੇਗਾ, ਤੇ ਉਹ ਵੀ ਹੈਗਾ ਹੈ।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 ਹੋਰ ਸਰੋਂ ਦਾ ਸਾਗ ਮੱਕੀ ਦੀ ਰੋਟੀ ਇਵੇਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਬਹੁਤ ਕੁੱਝ ਅੰਮ੍ਰਿਤਸਰ ਦੇ ਵਿੱਚ ਮਿਲ ਜਾਏਗਾ ਦੇਖਣ ਨੂੰ।

ਠੀਕ okay okay ਠੀਕ ਹੈ ਜੀ। Level one ਦੇ ਹੋ ਨਾ ਤੇ ਬੱਚੇ high level ਤਾਂ ਇਹ ਤੋਂ ਵੀ ਅੱਗੇ ਹੁੰਦਾ high level ਬਹੁਤ ਅਗਾਂਹ ਹੈ high level 'ਚ ਆਪਾਂ ਨੂੰ ਕਹਿਣਗੇੇ ਵੀ ਦੱਸੋ ਕਿੰਨੀਆਂ ਜਾਤੀਆਂ ਦਾ ਜ਼ਿਕਰ ਕੀਤਾ

ਉਹਨਾਂ ਵਾਰਾਂ ਦੇ ਅਹ ਅਨ~ ਥੱਲੇ ਜਾ ਕੇ ਗੱਲ ਕਰੀਏ, ਲਓ ਜੀ ਆਹ ਮੋਟੀ ਜਿਹੀ ਗੱਲ ਯਾਦ ਕਰ ਲਓ ਮੈਂ ਅਗਲੇ ਸਵਾਲ ਤੇ ਚੱਲਦਾ ਹੁਣ ਲਿਖ ਲਓ ਜੈਸੀ ਮੈ ਆਵੈ ਖਸਮ ਕੀ ਬਾਣੀ

ਤੈਸੜਾ ਕਰੀ ਕਰੀ ਗਿਆਨੁ ਵੇ ਲਾਲੋ ਤੈਸੜਾ ਕਰੀ ਗਿਆਨੁ ਵੇ ਲਾਲੋ ਲਓ ਜੀ ਇਹ ਬਾਬਾ ਜੀ ਦੀ ਪਵਿੱਤਰ ਬਾਣੀ ਦੀਆਂ

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਚੰਗਿਆਈਆਂ ਧਿਆਨ ਵਿੱਚ ਰੱਖਿਓ sir paid group ਆ ਤੁਸੀਂ ਬਹੁਤ ਵਧੀਆ ਸਮਝਾ ਰਹੇ ਹੋ, ਹਾਂ ਹਾਂ ਬਿਲਕੁਲ ਜੀ sir ਜੀ free of cost ਆ free of cost ਹੈ ਜੀ ਤੁਹਾਡੇ ਸਾਹਮਣੇ ਤੁਸੀਂ like share ਕਰਦੇ ਤੁਹਾਡੀ ਤੁਹਾਡਾ ਪਰਉਪਕਾਰ ਸਮਝਾਂਗੇ, ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ, ਇੱਕ ਹੋਰ ਮੈਂ ਤੁੱਕ ਲਿਖਵਾਉਣੀ ਸੀ ਗੁਰੂ ਸਾਹਿਬ ਨੇ ਕਿਹਾ ਹੈ ਕਿ ਜਉ ਤਉ ਪ੍ਰੇਮ ਖੇਲਣ ਕਾ ਚਾਉ, ਇਹ ਤੁੱਕ ਬਹੁਤ ਭੁਲੇਖਾ ਪਾਉਂਦੀ ਹੈ ਇਹ ਬਾਬਾ ਜੀ ਦੀ ਹੈ ਗੁਰੂ ਨਾਨਕ ਦੇਵ ਜੀ ਦੀ ਜਉ ਤਉ ਪ੍ਰੇਮ ਖੇਲਣ ਕਾ ਚਾਉ ਖੇਲਣ ਕਾ ਚਾਉ ਅਗਲੀ ਤੁੱਕ ਹੈ ਸਿਰੁ ਧਰਿ ਤਲੀ ਗਲੀ ਮੇਰੀ ਆਉ। Very good ਅਹ ਪੂਨਮ ਕਹਿੰਦੀ ਸਵਾਲ ਤਾਂ ਆਉਣਗੇ ਬੱਚੇ ਸਵਾਲਾਂ ਨੇ ਤਾਂ ਉੱਥੇ ਗੱਲ ਬਣਾਉਣੀ ਹੈ ਅੱਛਾ ਮੇਰੀ demo class ਹੈ ਮੈਂ ਤੁਹਾਨੂੰ ਭਜਾ ਦੇਵਾਂ ਮੈਂ ਹਵਾਈ ਜਹਾਜ਼ ਬਣਾ ਦੇਵਾਂ ਹਨਾ ਲੈਣ ਤੋਂ ਬਾਅਦ ਉੱਡਦਾ ਹਵਾ ਜਾਂ ਕਰਦਾ ਹੁੰਦਾ ਓਦਾਂ ਕਰਕੇ ਲੰਘ ਜਾਵਾਂ ਤੇ ਤੁਸੀਂ ਆਪ ਹੀ ਕਹਿਣਾ ਜੀ ਸਾਨੂੰ ਤਾਂ ਪਤਾ ਨੀ ਲੱਗਿਆ ਤੁਸੀਂਂ ਕਹਿਣਾ ਵੀ ਇਹ ਤਾਂ ਦੱਸਿਆ ਹੀ ਨੀ ਸੀ ਕੁਛ। ਠੀਕ ਹੈ ਇਸ ਕਰਕੇ ਮੈਨੂੰ ਮੈਨੂੰ ਪਤਾ ਕਿਉਂਕਿ ਮੈਂ ਵਿਦਿਆਰਥੀਆਂ 'ਚ ਰਹਿਨਾ ਤੇ ਤੁਸੀਂ ਹੁਣ ਸੌ ਜਾਣਾ ਜੇ ਤੇ ਸੌ ਜਾਣਿਆਂ ਦਾ ਸਾਰਿਆਂ ਕੋਲ ਆਪਣਾ ਮਨ ਹੈ ਸਾਰਿਆਂਂ ਕੋਲ ਸੋਚ ਹੈ ਆਪਣਾ ਆਪਣਾ ਦਿਮਾਗ ਹੈ ਆਪਣੀ ਆਪਣੀ study ਆਪਣੀ ਆਪਣੀ knowledge ਹੈ। ਸਾਰੇ ਆਪਣੇ ਤਰੀਕੇ ਨਾਲ ਕਰਦੇ ਹਾਂ ਮੈਂ repeat ਕਰਦਾਂ ਜੋਤੀ ਜੀ ਕੀ ਕਹਿ ਰਹੇ ਹੋ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ਗੁਰੂ ਸਾਹਿਬ ਜੀ ਦੀ ਤੁੱਕ ਹੈ। ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ਇਹ ਵੀ ਮਹਾਰਾਜ ਦੀ ਤੁੱਕ ਹੈ ਇੱਕ ਤੁੱਕ ਹੈ ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ, ਮੈਂ ਇੱਥੇ ਲਿਖ ਦਿਨਾ।

ਇਹ ਤੁੱਕ ਭੁਲੇਖਾ ਪਾਉਂਦੀ ਹੈ ਯਾਦ ਰੱਖਣਾ ਹੈ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ 'ਚ ਹੀ ਉਹਨਾਂ ਨੇ ਕਿਹਾ ਸੀ ਜਦੋਂ ਹਜੇ ਧਰਮ ਸ਼ੁਰੂ ਹੋਇਆ ਸੀ ਅਹ ਰੋਜ਼ free class ਲੱਗੇਗੀ sir please ਅਮਰ ਕੌਰ ਜੀ ਦੇਖੋ ਹਾਂ free class ਤਾਂ ਲਾ ਦੇਵਾਂਗੇ ਬੱਚੇ ਜੇ ਮੈਨੂੰ ਢਿੱਡ ਨਾ ਨਾ ਲੱਗਿਆ ਹੁੰਦਾ ਤਾਂ ਮੈਂ ਜ਼ਰੂਰ ਲਾ ਦਿੰਦਾ ਗੱਲ ਹੀ ਕੋਈ ਨੀ ਸੀ। ਠੀਕ ਹੈ ਉਹ ਛੋਟੇ ਛੋਟੇ ਬੱਚੇ ਜੀ ਉਹ ਰੋਜ਼ ਮੰਗਦੇ ਵੀ ਪਾਪਾ ਅੱਜ ਕੀ ਲਿਆਇਆ ਖਾਣ ਨੂੰ ਤੇ ਮੈਂ ਹੁਣ ਕੀ ਜਵਾਬ ਦੇਵਾਂ ਮੈਂ ਤਾਂ ਉੱਥੇ ਸੇਵਾ ਕਰਕੇ ਆਇਆਂ ਜੀ ਗੁਰੂ ਘਰ ਹਨਾ ਅਮਰ ਕੌਰ ਜੀ ਇਹ paid ਹੈ ਬੱਚੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਆਪਸ ਵਿੱਚ ਜੁਮਲੇਬਾਜ਼ੀ ਨਾ ਕਰੋ ਪੜ੍ਹ ਲਓ, ਠੀਕ ਹੈ end ਤੇ ਤੁਹਾਨੂੰ ਮੈਂ ਦਸ ਮਿੰਟ ਦੇ ਦੇਵਾਂਗਾ ਜੋ ਤੁਸੀਂ ਕਹੋਗੇ ਉਹੀ ਗੱਲਾਂ ਕਰ ਲਵਾਂਗੇ, ਅੱਗੇ ਆ ਜਾਓ ਜੀ। ਅਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇੰਨੀਆਂ ਬਾਣੀਆਂ ਬਾਰੇ ਆਪਾਂ ਗੱਲ ਕੀਤੀ ਮੈਂ ਹੋਰ ਦੇਖ ਲਵਾਂ ਕੁਛ ਰਹਿ ਤਾਂ ਨੀ ਗਿਆ। ਬਾਰਾਂਮਾਂਹ ਤੁਖਾਰੀ, ਆਸਾ ਦੀ ਵਾਰ ਹੋ ਗਈ, ਮਲਾਰ ਦੀ ਵਾਰ ਹੋ ਗਈ ਹਾਂ ਦੋ ਚੀਜ਼ਾਂ ਹਰ ਰਹਿ ਗਈਆਂ ਜੀ ਥਿੱਤੀ ਰਹਿ ਗਈ ਥਿੱਤੀ, ਥਿੱਤੀ ਦਾ ਸਿਰਫ਼ ਤੁਸੀਂ ਯਾਦ ਰੱਖਣਾ ਰਾਗ ਥਿੱਤੀ ਬਾਣੀ ਹੈ ਗੁਰੂ ਸਾਹਿਬ ਜੀ ਦੀ ਬਾਣੀ ਹੈ ਥਿੱਤੀ ਤੇ ਹੋਰ ਇੱਕ ਬਾਣੀ ਹੈ ਦੂਸਰੀ ਜਿਹੜੀ ਮੇਰੇ ਧਿਆਨ 'ਚ ਹੈ ਪੈਰੇ ਪੈਰੇ ਥਿੱਤੀ ਤੇ ਪੈਰੇ ਇਹ ਵੀ ਗੁਰੂ ਸਾਹਿਬ ਜੀ ਦੀ ਬਾਣੀ ਹੈ ਆ ਜਾਓ ਜੇ ਤੁਹਾਨੂੰ ਪੁੱਛਣ ਨਾ ਜੇ ਤੁਹਾਨੂੰ ਪੁੱਛਣ ਸੂਤਕ ਸੂਤਕ ਬਾਣੀ ਦਾ ਅਹ ਸੂਤਕ ਦਾ ਜ਼ਿਕਰ ਕਿੱਥੇ ਹੈ ਸੂਤਕ ਪਾਤਕ ਦਾ ਸੂਤਕ ਪਾਤਕ ਦਾ ਇਹ ਬੱਚੇ ਆਸਾ ਦੀ ਵਾਰ ਵਿੱਚ ਹੈ